ਮੁਹੱਲੇ ਵਿੱਚ ਵੀ ਇਕੱਠੇ ਰਹਿੰਦੇ ਹਾਂ ਅੰਸ਼ ਮੇਰਾ ਸਭ ਤੋਂ ਵਧੀਆ ਮਿੱਤਰ ਹੈ। ਉਹ ਮੇਰੇ ਨਾਲ ਹਰ ਜਗ੍ਹਾ ਤੇ ਜਾਂਦਾ ਹੈ। ਖ਼ੁਸ਼ੀ ਗਮੀ ਵਿੱਚ ਮੇਰੇ ਨਾਲ ਖੜਦਾ ਹੈ। ਅਤੇ ਮੈਂ ਉਸਦਾ ਤਹੀ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਅਸੀਂ ਜਦ ਸਕੂਲ ਵਿੱਚ ਵੀ ਜਾਂਦੇ ਹਾਂ ਅਸੀਂ ਇਕੱਠੇ ਖੇੜਦੇ ਹਾਂ ਇਕੱਠੇ ਪੜ੍ਹਦੇ ਹਾਂ ਇਕੱਠੇ ਹੀ ਰੋਟੀ ਖਾਂਦੇ ਹਾਂ ਇਕੱਠੇ ਹੀ ਖੇਡਦੇ ਹਾਂ ਤਾਂ ਤਾਂ ਜੋ ਅੰਸ਼ ਨੂੰ ਵੀ ਨਾ ਬੁਰਾ ਲੱਗਾ ਕਿ ਮੇਰਾ ਮਿੱਤਰ ਬੁਰਾ ਨਹੀਂ ਹੈ ਤਾਂ ਉਹ ਵੀ ਮੇਰਾ ਸਭ ਤੋਂ ਪਿਆਰਾ ਮਿੱਤਰ ਹੈ, ਮੇਰੇ ਓਦਾਂ ਤਾਂ ਬਹੁਤ ਮਿੱਤਰ ਹਨ ਪਰ ਉਹ ਮੇਰਾ ਸਭ ਤੋਂ ਵਧੀਆ ਅਤੇ ਪਿਆਰਾ ਮਿੱਤਰ ਹੈ, ਮੈਂ ਉਸ ਨਾਲ ਬਹੁਤ ਪਿਆਰ ਕਰਦਾ ਹਾਂ ਅਸੀਂ ਗਰਮੀਆਂ ਵਿਚ ਅਸੀਂ ਗਰਮੀਆਂ ਵਿੱਚ ਇਹ swimming pool ਜਾਂ ਨਹਿਰ ਤੇ ਨਹਾਉਣ ਜਾਂਦੇ ਹਾਂ ਜਦੋਂ ਅਸੀਂ ਘਰੋਂ ਜਾਂਦੇ ਹਾਂ ਤਾਂ ਮੋਟਰ ਸਾਇਕਲ ਜਾਂ ਸਾਇਕਲ ਤੇ ਜਾਂਦੇ ਹਾਂ, ਓਦਾਂ ਤਾਂ ਮੇਰੇ ਬਹੁਤ ਸਾਰੇ ਮਿੱਤਰ ਹਨ, ਪਰ ਮੈਂ ਆਪਣੇ ਪੱਕੇ ਮਿੱਤਰ ਨਾਲ ਹੀ ਜਾਂਦਾ ਹਾਂ ਉਹ ਮੇਰਾ ਸਭ ਤੋਂ ਵਧੀਆ ਮਿੱਤਰ ਹੈ, ਉਹ ਮੇਰੇ ਨਾਲ ਕੋਈ ਵੀ

ਘਰੋਂ ਬਾਹਰ ਜਾਈਦਾ ਹੈ ਬਜ਼ਾਰ ਘੁੰਮਦੇ ਹਾਂ ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਤਾਂ ਬਰਗਰ, ਨੂਡਲ ਜਾਂ ਕੁਛ ਨਾ ਕੁਛ ਚੀਜ਼ ਅਸੀਂ ਖਾ ਕੇ ਹੀ ਆਉਂਦੇ ਹਾਂ ਇਸ ਨਾਲ ਕਿ ਸਾਡਾ ਪਿਆਰ ਬਣਿਆ ਰਵੇ। ਮੈਂ ਉਸ ਨਾਲ ਕਦੇ ਕੁਛ ਗ਼ਲਤ ਨਹੀਂ ਕੀਤਾ ਅਤੇ ਉਹ ਵੀ ਮੇਰੇ ਨਾਲ ਕੁਛ ਗ਼ਲਤ ਨਹੀਂ ਕਰਦਾ, ਅਸੀਂ ਦੋਵਾਂ ਦੋਵੇਂ ਭਰਾਵਾਂ ਵਾਂਗ ਰਹਿੰਦੇ ਹਾਂ ਮੈਨੂੰ ਉਸਦਾ ਸ ਸੁਭਾਅ

ਚੀਜ਼ਾਂ ਵੀ ਖਾ ਲੈਂਦੇ ਹਾਂ ਅਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਸੀ ਜਦੋਂ ਅਸੀਂ ਇੱਕ ਦੂਸਰੇ ਨਾਲ ਹੁੰਦੇ ਸੀ ਤਾਂ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸੀ ਹੁੰਦੀ ਮੈਨੂੰ ਬਸ ਆਪਣੇ ਦ ਮਿੱਤਰ ਨਾਲ ਰਹਿਣਾ ਬਹੁਤ ਹੀ ਵੀਆ ਲੱਗਦਾ ਸੀ ਮੇਰੇ ਜਿੰਨੇ ਵੀ ਮਿੱਤਰ ਹਨ ਸਭ ਬਹੁਤ ਵਧਿਆ ਹਨ, ਪਰ ਅੰਸ਼ ਮੇਰਾ ਸਭ ਤੋਂ ਵਧੀਆ ਮਿੱਤਰ ਹੈ। ਕਿਉਂਕਿ ਉਹ ਮੇਰੀ ਸਹਾਇਤਾ ਵੀ ਕਰਦਾ ਹੈ ਜਦ ਮੇਰੇ ਕੋਲ ਪੈਸਾ ਨਾ ਹੋਵੇ ਉਹ ਮੇਰੀ ਮਦਦ ਕਰਦਾ ਹੈ ਤੇ ਜਦ ਉਸ ਕੋਲ ਪੈਸੇ ਨਾ ਹੋਣ ਫਿਰ ਮੈਂ ਉਸਦੀ ਮਦਦ ਕਰ ਦਿਨਾ ਹਾਂ ਤੇ ਅਸੀਂ ਬਾਜ਼ਾਰ ਵਿੱਚ ਜਦ ਵੀ ਜਾਂਦੇ ਹਾਂ ਤਾਂ ਕੁਛ ਨਾ ਕੁਛ ਖਾ ਕੇ ਜ਼ਰੂਰ ਆਉਂਦੇ ਹਾਂ ਕਿਉਂਕਿ ਕੁਛ ਨਾ ਕੁਛ ਖਾਣਾ ਵੀ ਜ਼ਰੂਰੀ ਹੈ ਕਿਉਂਕਿ ਮਿੱਤਰ ਨਾਲ ਜ਼ਿਆਦਾ ਘੱਟ ਜਾਂ ਵੱਧ ਖਾਣ ਨਾਲ ਪਿਆਰ ਨਹੀ ਵੱਧਦਾ ਸਗੋਂ ਘੱਟ ਚੀਜ਼ ਖਾਣ ਨਾਲ ਪਿਆਰ ਵੱਧਦਾ ਹੈ ਤੇ ਅੰਸ਼ ਮੇਰਾ ਸਭ ਤੋਂ ਵਧੀਆ ਮਿੱਤਰ ਹੈ ਉਹ ਮੇਰੇ ਨਾਲ ਬਾਜ਼ਾਰ ਤੋਂ ਲੈ ਕੇ ਘਰ ਤੱਕ ਮੈਨੂੰ ਛੱਡ ਕੇ ਵੀ ਆਉਂਦਾ ਹੈ ਜਦੋਂ ਕਿਤੇ ਹਨੇਰਾ ਹੋ ਜਾਂਦਾ ਹੈ, ਤਾਂ ਉਸ ਕੋਲ ਇੱਕ ਸਾਇਕਲ ਵੀ ਹੈ ਉਹ ਸਾਇਕਲ ਤੇ ਮੈਨੂੰ ਘਰ ਛੱਡ ਕੇ ਆਉਂਦਾ ਹੈ ਉਸਦਾ ਸਾਇਕਲ ਲਾਲ ਰੰਗ ਦਾ ਹੈ, ਤੇ ਬਹੁਤ ਵਧੀਆ ਚੱਲਦਾ ਹੈ ਉਹ ਮੈਨੂੰ ਆਪਣਾ ਸਾਇਕਲ ਵੀ ਵਿਖਾਉਂਦਾ ਹੈ ਤੇ ਮੇਰੇ ਤੋਂ ਕਦੇ ਵੀ ਮੂੰਹ ਨਹੀਂ ਫੇਰਦਾ, ਉਹ ਮੇਰਾ ਵਧੀਆ ਮਿੱਤਰ ਹੈ ਤੇ ਉਸ ਕੋਲ ਫ਼ੋਨ ਵੀ ਹੈ ਜੋ ਕਿ ਅਸੀਂ ਦੋਨੇਂ ਹੀ ਚਲਾਉਂਦੇ ਹਾਂ।

ਬਹੁਤ ਵਧੀਆ ਲੱਗਦਾ ਹੈ ਉਹ ਮੇਰਾ ਸਭ ਤੋਂ ਵਧੀਆ ਮਿੱਤਰ ਹੈ ਫਿਰ ਜਦੋਂ ਅਸੀਂ ਸਕੂਲ ਜਾਂਦੇ ਹਾਂ ਤੇ ਉਹ ਮੈਨੂੰ ਘਰੋਂ ਲੈਣ ਆਪਣੇ ਸਾਇਕਲ ਤੇ ਆਉਂਦਾ ਹੈ। ਮੈਨੂੰ ਉਸ ਨਾਲ ਬੈਠ ਕੇ ਬਹੁਤ ਮਜ਼ਾ ਆਉਂਦਾ ਹੈ, ਉਹ ਮੇਰਾ ਸਭ ਤੋਂ ਵਧੀਆ ਮਿੱਤਰ ਹੈ ਅਤੇ ਮੈਨੂੰ ਬਹੁਤ ਪਿਆ ਪਿਆਰ ਕਰਦਾ ਹੈ। ਜਦੋਂ ਅਸੀਂ class ਵਿੱਚ ਵੀ ਬਹਿ ਬਹਿੰਦੇ ਹਾਂ ਤਾਂ ਉਹ ਮੇਰੇ ਨਾਲ ਹੀ ਨਾਲ ਹੀ ਬਹਿੰਦਾ ਹੈ ਕਿਉਂਕਿ ਉਹ ਮੇਰਾ ਵਧੀਆ ਮਿੱਤਰ ਹੈ ਤਾਂ ਉਸ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ class ਵਿੱਚ ਜਦ ਅਸੀਂ ਬੈਠਣਾ ਤਾਂ ਇੱਕੋ ਥਾਂ ਤੇ ਬੈਠਣਾ ਅਸੀਂ ਵੱਖ ਜਗ੍ਹਾ ਤੇ ਕਦੇ ਵੀ ਨਹੀਂ,

ਮਹੱਤਵਪੂਰਨ ਸਥਾਨ ਰੱਖਦਾ ਹੈ ਕਿਉਂਕਿ ਕੀਮਤ ਦੇ ਲਿਹਾਜ ਨਾਲ ਇਸਨੂੰ ਹਰ ਛੋਟਾ-ਮੋਟਾ ਕੰਮ ਕਰਨ ਵਾਲਾ ਵਿਅਕਤੀ ਖਰੀਦ ਸਕਦਾ ਹੈ। ਇਸ ਉਪਰ ਉਹ ਦੂਰ ਨੇੜੇ ਦੇ ਫਾਸਲੇ ਵੀ ਤੈਅ ਸਕਦਾ ਹੈ। ਪਰਿਵਾਰ ਦੇ ਇੱਕ ਦੋ ਜੀਆਂ ਨੂੰ ਵੀ ਢੋਅ ਸਕਦਾ ਹੈ। ਇਹ quintal ਕੁ ਤੱਕ ਦਾ ਭਾਰ ਵੀ ਚੁੱਕ ਸਕਦਾ ਹੈ। ਇਸ ਪ੍ਰਕਾਰ ਇਸ ਉਪਰ ਸਫਰ ਤੈਅ ਕਰਕੇ

ਬ੍ਰੇਕਾਂ ਆਦਿ ਠੀਕ ਕਰਾਉਣੀਆਂ ਪੈਂਦੀਆਂ ਹਨ ਪਰ ਇਹਨਾਂ ਲਈ ਵੀ ਜਿਆਦਾ ਖਰਚਾ ਨਹੀਂ ਆਉਂਦਾ। ਇਸ ਤਰ੍ਹਾਂ ਇਸ ਉਪਰ ਹੋਣ ਵਾਲਾ ਖਰਚਾ ਬਹੁਤ ਨਿਗੁਣ ਹੈ ਪਰ ਇਸ ਨੂੰ ਚਲਾਉਂਦੀਆਂ ਕਸਰਤ ਵੀ ਹੋ ਜਾਂਦੀ ਹੈ। ਸਾਡੀ ਰੀੜ੍ਹ ਦੀਆਂ ਹੱਡੀਆਂ ਠੀਕ ਰਹਿੰਦੀਆਂ ਹਨ। ਜੇਕਰ ਅਸੀਂ cycle ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਇਸ ਨੂੰ ਸਾਫ ਵੀ ਰੱਖਣਾ ਚਾਹੀਦਾ ਹੈ। ਕਈ ਲੋਕ ਇਸ ਨੂੰ ਹਰ ਸੁਬਹ ਇਸ ਉਪਰ ਕੱਪੜਾ ਮਾਰਦੇ ਹਨ। ਇਸ ਤੇ polish ਕਰਦੇ ਹਨ। ਕਈ ਲੋਕੀ ਇਸਨੂੰ ਸਾਲ ਮਗਰੋਂ paint ਵੀ ਕਰਦੇ ਹਨ ਜੋ ਕਿ ਬਹੁਤ ਚੰਗੀ ਗੱਲ ਹੈ। ਅੱਜ ਦੇ ਯੁੱਗ ਵਿੱਚ ਚਾਹੇ cycle ਬਹੁਤ ਪਿੱਛੇ ਰਹਿ ਗਿਆ ਹੈ ਪਰ ਸਾਨੂੰ cycle ਚਲਾਉਣਾ ਚਾਹੀਦਾ ਹੈ। ਅੱਜ ਦੇ ਯੁੁੱਗ ਵਿੱਚ cycle ਨਾ ਚਲਾਉਣ ਕਰਕੇ ਬਹੁਤ pollution ਹੁੰਦਾ ਹੈ ਜਿਵੇਂ ਕਿ ਲੋਕ ਬਹੁਤ ਜਿਆਦਾ ਗੱਡੀਆਂ ਚਲਾਉਂਦੇ ਹਨ। ਗੱਡੀਆਂ ਚਲਾਉਣ ਨਾਲ ਬਹੁਤ ਹੀ ਧੁਨੀ ਪ੍ਰਦੂਸ਼ਣ ਹੁੰਦਾ ਹੈ। ਇਸ ਨੂੰ ਸਾਨੂੰ ਰੋਕਣਾ ਚਾਹੀਦਾ ਹੈ। ਸਾਨੂੰ ਹਫਤੇ ਵਿੱਚ ਘੱਟੋ-ਘੱਟ ਚਾਰ ਜਾਂ ਪੰਜ ਵਾਰੀ cycle ਚਲਾਉਣਾ ਚਾਹੀਦਾ ਹੈ। cycle ਚਲਾਉਣ ਨਾਲ ਸਾਡੀਆਂ ਰੀੜ੍ਹ ਦੀਆਂ ਹੱਡੀਆਂ ਠੀਕ ਰਹਿੰਦੀਆਂ ਹਨ। ਸਾਡੀ ਕਸਰਤ ਹੋ ਜਾਂਦੀ ਹੈ। ਇਸ ਨੂੰ ਹਰ ਰੋਜ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਕਦੇ-ਕਦੇ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

ਉਤੋਂ ਛੋਟਾ-ਮੋਟਾ ਕਾਰੋਬਾਰ ਵੀ ਚਲਾ ਸਕਦਾ ਹੈ। ਕਈ ਵਾਰ ਕੁਲਚੇ-ਛੋਲੇ, ਕੁਲਫੀਆਂ, ਪਕੌੜੇ ਤੇ ਬੱਚਿਆਂ ਦੇ ਖਾਣ-ਪੀਣ ਦੀਆਂ ਹੋਰ ਚੀਜਾਂ ਤੇ ਖਿਡੌਣੇ ਵੇਚਣ ਲਈ ਆਪਣੀ ਦੁਕਾਨ cycle ਤੇ ਹੀ ਸਜਾ ਲੈਂਦੇ ਹਨ ਤੇ ਉਸਨੂੰ ਗਲੀਆਂ-ਮੁਹੱਲਿਆਂ ਵਿੱਚ ਘੁੰਮਾਉਂਦੇ ਰਹਿੰਦੇ ਹਨ। cycle ਦੀ ਅਜਿਹੀ ਵਰਤੋਂ ਉਪਰ ਬਹੁਤ ਖਰਚਾ ਨਹੀਂ ਹੁੰਦਾ। ਕਦੇ-ਕਦੇ ਉਸਦਾ ਪੈਂਚਰ ਲਗਾਉਣਾ ਪੈਂਦਾ ਹੈ। ਟਿਊਬਾਂ ਵਿੱਚ ਹਵਾ ਭਰਾਉਣੀ ਪੈਂਦੀ ਹੈ। ਬ੍ਰੇਕਾਂ ਆਦਿ ਠੀਕ ਕਰਾਉਣੀਆਂ ਪੈਂਦੀਆਂ ਹਨ ਜਾਂ ਸਾਲ – ਡੇਢ ਸਾਲ ਮਗਰੋਂ ਇਸ ਦਾ ਕੋਈ tire ਜਾਂ tube ਬਦਲਾਉਣੀ ਪੈਂਦੀ ਹੈ। ਇਸ ਤਰ੍ਹਾਂ ਇਸ ਉੱਪਰ ਹੋਣ ਵਾਲਾ ਖਰਚ ਬਹੁਤ ਹੀ ਨਿਗੁਣਾ ਜਿਹਾ ਹੁੰਦਾ ਹੈ, ਪਰ ਇਸ ਨੂੰ ਚਲਾਉਂਦਿਆਂ ਕਸਰਤ ਨਾਲ ਹੋ ਜਾਂਦੀ ਹੈ। ਸਿਹਤ ਨੂੰ ਜੋ ਫਾਇਦਾ ਹੁੰਦਾ ਹੈ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਉਸ ਦਾ ਆਨੰਦ ਸਕੂਟਰਾਂ, ਮੋਟਰਸਾਈਕਲਾਂ ਤੇ ਕਾਰਾਂ ਚਲਾਉਣ ਵਾਲੇ ਵਿਅਕਤੀ ਨਹੀਂ ਲੈ ਸਕਦੇ। ਇਸ ਕਰਕੇ ਸਾਈਕਲ ਦੀ ਸਵਾਰੀ ਨੂੰ ਆਪਣੀ ਰੁਤਬੇ ਦੀ ਹੈਂਕੜ ਤੇ ਸ਼ਾਨ ਦੇ ਵਿਰੁੱਧ ਨਹੀਂ ਸਮਝਣਾ ਚਾਹੀਦਾ। ਜਿਹੜਾ ਵਿਅਕਤੀ ਇਸ ਨੂੰ ਹਰ ਰੋਜ਼ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰਦਾ ਹੈ, ਕਦੇ – ਕਦੇ ਤੇਲ ਦਿੰਦਾ ਹੈ ਤੇ ਪੰਪ ਨਾਲ ਆਪੇ

ਇਹ ਅਵਿਕਸਿਤ ਤੇ ਗਰੀਬਾਂ ਦੇ ਦੇਸ਼ਾਂ ਵਿੱਚ ਸਵਾਰੀ ਲਈ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਕਿਉਂਕਿ ਕੀਮਤ ਦੇ ਲਿਹਾਜ ਨਾਲ ਇਸਨੂੰ ਹਰ ਛੋਟਾ-ਮੋਟਾ ਕੰਮ ਕਰਨ ਵਾਲਾ ਵਿਅਕਤੀ ਖਰੀਦ ਸਕਦਾ ਹੈ। ਇਸ ਉਪਰ ਉਹ ਦੂਰ ਨੇੜੇ ਦੇ ਫਾਸਲੇ ਤੈਅ ਸਕਦਾ ਹੈ। ਪਰਿਵਾਰ ਦੇ ਦੋ ਜੀਆਂ ਨੂੰ ਵੀ ਢੋਅ ਸਕਦਾ ਹੈ ਤੇ quintal ਕੁ ਤੱਕ ਦਾ ਭਾਰ ਵੀ ਚੁੱਕ ਸਕਦਾ ਹੈ। ਇਸ ਪ੍ਰਕਾਰ ਉਹ ਆਲੇ-ਦੁਆਲੇ ਜਾ ਕੇ ਆਪਣੇ ਰਿਸ਼ਤੇਦਾਰ ਤੇ ਸਾਥੀਆਂ ਨੂੰ ਮਿਲ ਵੀ ਸਕਦਾ ਹੈ। ਉਤੋਂ ਉਹ ਆਪਣੇ cycle ਤੇ ਛੋਟਾ-ਮੋਟਾ ਕਾਰੋਬਾਰ ਵੀ ਕਰ ਸਕਦਾ ਹੈ। ਕਈ ਵਾਰ ਕੁਲਚੇ-ਛੋਲੇ, ਕੁਲਫੀਆਂ,

cycle ਦੀ ਅਜਿਹੀ ਵਰਤੋਂ ਉਪਰ ਬਹੁਤ ਖਰਚਾ ਨਹੀਂ ਹੁੰਦਾ। ਕਦੇ-ਕਦੇ ਉਸਦਾ ਪੈਂਚਰ ਲਗਾਉਣਾ ਪੈਂਦਾ ਹੈ।

ਪਰ ਇਸ ਨੂੰ ਚਲਾਉਂਦਿਆਂ ਕਸਰਤ ਸਾਡੀ ਹੋ ਜਾਂਦੀ ਹੈ। ਸਾਡੀ ਸਿਹਤ ਠੀਕ ਰਹਿੰਦੀ ਹੈ। ਉਸ ਦਾ ਆਨੰਦ ਸਕੂਟਰਾਂ, ਮੋਟਰਸਾਈਕਲਾਂ ਤੇ ਕਾਰਾਂ ਚਲਾਉਣ ਵਾਲੇ ਨਹੀਂ ਲੈ ਸਕਦੇ। ਇਸ ਕਰਕੇ ਸਾਈਕਲ ਦੀ ਸਵਾਰੀ ਨੂੰ ਆਪਣੀ ਰੁਤਬੇ ਦੀ ਹੈਂਕੜ ਤੇ ਸ਼ਾਨ ਦੇ ਵਿਰੁੱਧ ਨਹੀਂ ਸਮਝਣਾ ਚਾਹੀਦਾ।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 ਇਸਨੂੰ ਹਰ ਛੋਟਾ-ਮੋਟਾ ਕੰਮ ਕਰਨ ਵਾਲਾ ਵਿਅਕਤੀ ਖਰੀਦ ਸਕਦਾ ਹੈ। ਇਸ ਉਪਰ ਉਹ ਦੂਰ ਨੇੜੇ ਦੇ ਫਾਸਲੇ ਵੀ ਤੈਅ ਸਕਦਾ ਹੈ। ਪਰਿਵਾਰ ਦੇ ਇੱਕ ਦੋ ਜੀਆਂ ਨੂੰ ਵੀ ਢੋਅ ਸਕਦਾ ਹੈ ਤੇ quintal ਕੁ ਤੱਕ ਦਾ ਭਾਰ ਵੀ ਚੁੱਕ ਸਕਦਾ ਹੈ। ਇਸ ਪ੍ਰਕਾਰ ਇਸ ਉਪਰ ਸਫਰ ਨਾਲ ਇੱਕ ਦੂਜੇ ਨੂੰ ਮਿਲ ਵੀ ਸਕਦਾ ਹੈ। ਉਹ ਇਥੇ ਛੋਟਾ-ਮੋਟਾ ਕਾਰੋਬਾਰ ਵੀ ਕਰ ਸਕਦਾ ਹੈ। ਕਈ ਵਾਰ ਕੁਲਚੇ-ਛੋਲੇ, ਕੁਲਫੀਆਂ, ਪਕੌੜੇ ਤੇ ਬੱਚਿਆਂ ਦੇ ਖਾਣ-ਪੀਣ ਦੀਆਂ ਹੋਰ ਚੀਜਾਂ ਤੇ ਖਿਡੌਣੇ ਵੇਚਣ ਲਈ ਆਪਣੀ ਦੁਕਾਨ cycle ਇਸ ਉਪਰ ਹੀ ਸਜਾ ਲੈਂਦੇ ਹਨ। ਉਸਨੂੰ ਗਲੀਆਂ-ਮੁਹੱਲਿਆਂ ਵਿੱਚ ਘੁੰਮਦੇ ਫਿਰਦੇ ਰਹਿੰਦੇ ਹਨ। cycle ਦੀ ਅਜਿਹੀ ਵਰਤੋਂ ਉਪਰ ਬਹੁਤ ਖਰਚ ਨਹੀਂ ਹੁੰਦਾ। ਕਦੇ-ਕਦੇ ਇਸਦਾ ਪੈਂਚਰਲਗਾਉਣਾ ਪੈਂਦਾ ਹੈ। ਟਿਊਬਾਂ ਵਿੱਚ ਹਵਾ ਭਰਾਉਣੀ ਪੈਂਦੀ ਹੈ। ਬ੍ਰੇਕਾਂ ਆਦਿ ਠੀਕ ਕਰਾਉਣੀਆਂ ਪੈਂਦੀਆਂ ਹਨ ਜਾਂ ਸਾਲ – ਡੇਢ ਸਾਲ ਮਗਰੋਂ ਇਸ ਦਾ ਕੋਈ tire ਜਾਂ tube ਬਦਲਾਉਣੀ ਪੈਂਦੀ ਹੈ। ਇਸ ਤਰ੍ਹਾਂ ਇਸ ਉੱਪਰ ਹੋਣ ਵਾਲਾ ਖਰਚ ਬਹੁਤ ਹੀ ਨਿਗੁਣਾ ਜਿਹਾ ਹੁੰਦਾ ਹੈ, ਪਰ ਇਸ ਨੂੰ ਚਲਾਉਂਦਿਆਂ ਕਸਰਤ ਹੋ ਜਾਂਦੀ ਹੈ। ਸਿਹਤ ਠੀਕ ਰਹਿੰਦੀ ਹੈ। ਉਸ ਦਾ ਆਨੰਦ ਸਕੂਟਰਾਂ, ਮੋਟਰਸਾਈਕਲਾਂ ਤੇ ਕਾਰਾਂ ਚਲਾਉਣ ਵਾਲਿਆਂ ਨੂੰ ਕਦੇ ਨਹੀਂ ਆ ਸਕਦਾ। ਇਸ ਲਈ ਸਾਈਕਲ ਦੀ ਸਵਾਰੀ ਨੂੰ ਆਪਣੀ ਸ਼ਾਨ ਦੇ ਵਿਰੁੱਧ ਕਦੇ ਨਹੀਂ ਸਮਝਣਾ ਚਾਹੀਦਾ। ਜਿਹੜਾ ਇਨਸਾਨ ਹਰ ਰੋਜ਼ ਆਪਣੇ cycle ਨੂੰ ਕੱਪੜਾ ਮਾਰਦਾ ਹੈ, ਉਸ ਨੂੰ ਤੇਲ ਦਿੰਦਾ ਹੈ ਤੇ ਉਸ ਦੇ ਆਪੇ ਹਰ ਸੁਬਹ ਉਠ ਕੇ ਉਸਦੇ cycle ਵਿੱਚ ਆਪੇ ਹਵਾ ਭਰਦਾ ਹੈ। ਉਸ ਨੂੰ ਇਸ ਦੀ ਸਵਾਰੀ ਦਾ ਬਹੁਤ ਆਨੰਦ ਆਉਂਦਾ ਹੈ। ਅੱਜ ਦੇ ਵਿਕਸਤ ਆਵਾਜਾਈ ਦੇ ਸਾਧਨਾਂ ਵਿੱਚ ਭਾਵੇਂ ਇਸ ਦਾ cycle ਦਾ ਸਥਾਨ ਬਹੁਤ ਹੀ ਪਿੱਛੇੇ ਹੋ ਗਿਆ ਹੈ ਪਰ ਅੱਜ ਵੀ ਅਵਿਕਸਿਤ ਤੇ ਗਰੀਬਾਂ ਦੇ ਦੇਸ਼ਾਂ ਵਿੱਚ ਸਵਾਰੀ ਲਈ ਇਸ ਨੂੰ ਬਹੁਤ ਹੀ ਮਹੱਤਵਪੂਰਨ ਸਮਝਿਆ ਜਾਂਦਾ ਹੈ ਕਿਉਂਕਿ ਕੀਮਤ ਦੇ ਲਿਹਾਜ ਨਾਲ ਇਸਨੂੰ ਹਰ ਛੋਟਾ-ਮੋਟਾ ਆਦਮੀ ਖਰੀਦ ਸਕਦਾ ਹੈ। ਇਸ ਉਪਰ ਉਹ ਦੂਰ ਨੇੜੇ ਦੇ ਫਾਸਲੇ ਵੀ ਤੈਅ ਸਕਦਾ ਹੈ। ਪਰਿਵਾਰ ਦੇ ਇੱਕ ਦੋ ਜੀਆਂ ਨੂੰ ਵੀ ਢੋਅ ਸਕਦਾ ਹੈ ਤੇ quintal ਕੁ ਤੱਕ ਦਾ ਭਾਰ ਵੀ ਚੁੱਕ ਸਕਦਾ ਹੈ। ਇਸ ਕਰਕੇ ਇਸ ਉਪਰ ਸਫਰ ਤੈਅ ਕਰਕੇ ਜਿੱਥੇ ਅਸੀਂ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 ਤੇ ਉਸਨੂੰ ਗਲੀਆਂ-ਮੁਹੱਲਿਆਂ ਵਿੱਚ ਘੁੰਮਾਉਂਦੇ ਰਹਿੰਦੇ ਹਨ। cycle ਦੀ ਅਜਿਹੀ ਵਰਤੋਂ ਉਪਰ ਬਹੁਤ ਖਰਚ ਨਹੀਂ ਉਠਾਉਣਾ ਪੈਂਦਾ। ਕਦੇ-ਕਦੇ ਇਸਦਾ ਪੈਂਚਰ ਲਗਾਉਣਾ ਪੈਂਦਾ ਹੈ। ਟਿਊਬਾਂ ਵਿੱਚ ਹਵਾ ਭਰਾਉਣੀ ਪੈਂਦੀ ਹੈ। ਬ੍ਰੇਕਾਂ ਆਦਿ ਠੀਕ ਕਰਾਉਣੀਆਂ ਪੈਂਦੀਆਂ ਹਨ ਜਾਂ ਸਾਲ – ਡੇਢ ਸਾਲ ਮਗਰੋਂ ਇਸ ਦਾ ਕੋਈ tire ਜਾਂ tube ਬਦਲਾਉਣੀ ਪੈਂਦੀ ਹੈ। ਇਸ ਤਰ੍ਹਾਂ ਇਸ ਉੱਪਰ ਹੋਣ ਵਾਲਾ ਖਰਚ ਬਹੁਤ ਹੀ ਨਿਗੁਣ ਹੁੰਦਾ ਹੈ, ਇਸ ਤਰ੍ਹਾਂ ਇਸ ਨੂੰ ਚਲਾਉਂਦਿਆਂ ਕਸਰਤ ਹੋ ਜਾਂਦੀ ਹੈ। ਸਿਹਤ ਠੀਕ ਰਹਿੰਦੀ ਹੈ। ਉਸ ਦਾ ਆਨੰਦ ਸਕੂਟਰਾਂ, ਮੋਟਰਸਾਈਕਲਾਂ ਤੇ ਕਾਰਾਂ ਚਲਾਉਣ ਵਾਲਿਆਂ ਨੂੰ ਕਦੇ ਵੀ ਨਹੀਂ ਲੈ ਸਕਦੇ। ਇਸ ਕਰਕੇ ਸਾਈਕਲ ਦੀ ਸਵਾਰੀ ਨੂੰ ਆਪਣੀ ਰੁਤਬੇ ਦੀ ਹੈਂਕੜ ਤੇ ਸ਼ਾਨ ਦੇ ਵਿਰੁੱਧ ਨਹੀਂ ਸਮਝਣਾ ਚਾਹੀਦਾ।

cycle ਦਾ ਸਥਾਨ ਸਭ ਤੋਂ ਪਿੱਛੇੇ ਆਉਂਦਾ ਹੈ। ਪਰ ਇਸ ਦੇ ਬਾਵਜੂਦ ਵੀ ਅਵਿਕਸਿਤ ਤੇ ਗਰੀਬਾਂ ਦੇ ਦੇਸ਼ਾਂ ਵਿੱਚ ਸਵਾਰੀ ਲਈ ਇਸ ਨੂੰ ਬਹੁਤ ਹੀ ਮਹੱਤਵਪੂਰਨ ਸਮਝਿਆ ਜਾਂਦਾ ਹੈ ਕਿਉਂਕਿ ਕੀਮਤ ਦੇ ਲਿਹਾਜ ਨਾਲ ਇਸਨੂੰ ਹਰ ਛੋਟਾ-ਮੋਟਾ ਆਦਮੀ ਖਰੀਦ ਸਕਦਾ ਹੈ। ਇਸ ਉਪਰ ਉਹ ਦੂਰ ਨੇੜੇ ਦੇ ਫਾਸਲੇ ਵੀ ਤੈਅ ਕਰ ਸਕਦਾ ਹੈ। ਪਰਿਵਾਰ ਦੇ ਇੱਕ ਦੋ ਜੀਆਂ ਨੂੰ ਵੀ ਢੋਅ ਸਕਦਾ ਹੈ ਤੇ quintal ਕੁ ਤੱਕ ਦਾ ਭਾਰ ਵੀ ਚੁੱਕ ਸਕਦਾ ਹੈ। ਇਸ ਪ੍ਰਕਾਰ ਇਸ ਉਪਰ ਸਫਰ ਤੈਅ ਕਰਕੇ ਮਿੱਤਰ ਤੇ ਸਬੰਧੀਆਂ ਨੂੰ ਮਿਲ ਸਕਦਾ ਹੈ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 ਉਸਨੂੰ ਗਲੀਆਂ-ਮੁਹੱਲਿਆਂ ਵਿੱਚ ਘੁੰਮਾਉਂਦੇ ਫਿਰਦੇ ਹਨ। cycle ਦੀ ਅਜਿਹੀ ਵਰਤੋਂ ਉਪਰ ਬਹੁਤ ਖਰਚ ਨਹੀਂ ਹੁੰਦਾ। ਕਦੇ-ਕਦੇ ਇਸਦਾ ਪੈਂਚਰ ਲਗਾਉਣਾ ਪੈਂਦਾ ਹੈ। ਟਿਊਬਾਂ ਵਿੱਚ ਹਵਾ ਭਰਾਉਣੀ ਪੈਂਦੀ ਹੈ। ਬ੍ਰੇਕਾਂ ਆਦਿ ਠੀਕ ਕਰਾਉਣੀਆਂ ਪੈਂਦੀਆਂ ਹਨ। ਜਾਂ ਸਾਲ – ਡੇਢ ਸਾਲ ਮਗਰੋਂ ਇਸ ਦਾ ਕੋਈ tire ਜਾਂ tube ਬਦਲਾਉਣੀ ਪੈਂਦੀ ਹੈ। ਇਸ ਤਰ੍ਹਾਂ ਇਸ ਉੱਪਰ ਹੋਣ ਵਾਲਾ ਖਰਚ ਬਹੁਤ ਹੀ ਨਿਗੁਣ ਹੁੰਦਾ ਹੈ ਪਰ ਇਸ ਨੂੰ ਚਲਾਉਂਦਿਆਂ ਕਸਰਤ ਨਾਲ ਸਿਹਤ ਬਹੁਤ ਹੀ ਠੀਕ ਰਹਿੰਦੀ ਹੈ। ਉਸ ਦਾ ਆਨੰਦ ਸਕੂਟਰਾਂ, ਮੋਟਰਸਾਈਕਲਾਂ ਤੇ ਕਾਰਾਂ ਚਲਾਉਣ ਵਾਲੇ ਕਦੇ ਨਹੀਂ ਲੈ ਸਕਦੇ। ਜਿਹੜਾ ਇਨਸਾਨ ਇਸ ਨੂੰ ਹਰ ਰੋਜ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰਦਾ ਹੈ, ਕਦੇ-ਕਦੇ ਤੇਲ ਦਿੰਦਾ ਹੈ ਤੇ ਪੰਪ ਨਾਲ ਇਸ ਦੀ ਹਵਾ ਭਰਦਾ ਹੈ। ਉਸ ਨੂੰ ਇਸ ਦੀ ਸਵਾਰੀ ਦਾ ਬਹੁਤ ਆਨੰਦ ਆਉਂਦਾ ਹੈ। ਸਨੂੰ ਗਲੀਆਂ-ਮੁਹੱਲਿਆਂ ਵਿੱਚ ਘੁੰਮਦੇ ਫਿਰਦੇ ਰਹਿੰਦੇ ਹਨ। cycle ਦੀ ਅਜਿਹੀ ਵਰਤੋਂ ਉਪਰ ਬਹੁਤ ਖਰਚ ਨਹੀਂ ਹੁੰਦਾ। ਕਦੇ-ਕਦੇ ਇਸਦਾ ਪੈਂਚਰ ਲਗਾਉਣਾ ਪੈਂਦਾ ਹੈ। ਟਿਊਬਾਂ ਵਿੱਚ ਹਵਾ ਭਰਨੀ ਪੈਂਦੀ ਹੈ। ਬ੍ਰੇਕਾਂ ਆਦਿ ਠੀਕ ਕਰਾਉਣੀਆਂ ਪੈਂਦੀਆਂ ਹਨ ਜਾਂ ਸਾਲ – ਡੇਢ ਸਾਲ ਮਗਰੋਂ ਇਸ ਦਾ ਕੋਈ tire ਜਾਂ tube ਬਦਲਾਉਣੀ ਪੈਂਦੀ ਹੈ। ਇਸ ਤਰ੍ਹਾਂ ਇਸ ਉੱਪਰ ਹੋਣ ਵਾਲਾ ਖਰਚ ਬਹੁਤ ਹੀ ਨਿਗੁਣਾ ਹੁੰਦਾ ਹੈ,

ਇਹ ਗੱਲ ਸੁਣ ਕੇ ਰਿੰਮੀ ਸ਼ਰਮਾ ਗਈ। ਉਹ ਜਦੋਂ ਅਮਨ ਨਾਲ ਗੱਲਾਂ ਬਾਤਾਂ ਕਰਦੀ ਤਾਂ ਉਸਨੂੰ ਇੰਝ ਪ੍ਰਤੀਤ ਹੁੰਦਾ ਕਿ ਅਮਨ ਇਕ ਐਸਾ ਇਨਸਾਨ ਹੈ ਜੋ ਮੇਰੀ ਜਿੰਦਗੀ ਦੀ ਪੀੜਾ ਤੜਪ ਅਤੇ ਚਾਹ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਹੈ। ਅਜਿਹੀ ਗੱਲਬਾਤ ਰਿੰਪੀ ਅਤੇ ਜਿੰਦੇ ਵਿਚ ਕਦੇ ਵੀ ਨਹੀਂ ਹੋਈ ਸੀ ਤਾਂ ਨਾ ਹੀ ਕਦੇ ਅਰਥ ਭਰ ਭਰਪੂਰ

ਛਾਈ ਰਹੀ। ਰਿੰਪੀ ਅਮਨ ਦੀਆਂ ਬਾਹਾਂ ਪਿਘਲ ਜਾਣਾ ਚਾਹੁੰਦੀ ਸੀ ਪਰ ਉਸ ਪਰ ਉਨ੍ਹਾਂ ਆਪਣੇ ਮਨ ਵਿਚ ਸੰਕੋਚ ਵੀ ਸੀ। ਉਹ ਪਤੀ ਨਾਲ ਬੇਵਫਾਈ ਵੀ ਨਹੀਂ ਕਰਨਾ ਚਾਹੁੰਦੀ ਸੀ। ਇਹ ਸੋਚਦਿਆਂ ਸੋਚਦਿਆਂ ਰਿੰਪੀ ਤੇ ਅਮਨ ਵਿਚ ਸਿਰਫ ਹਵਾ ਤੇ ਦੋ ਜਿਸਮਾਂ ਦਾ ਫਾਸਲਾ ਸੀ। ਦੋਹਾਂ ਜਿਸਮਾਂ ਅੰਦਰ ਇਕ ਲਹਿਰ ਉੱਠੀ ਤੇ ਅਮਨ ਨੇ ਆਪਣੇ ਹੋਠ ਹਵਾ ਦੇ ਫਾਸਲੇ ਹੀ ਦੂਰ ਖਤਮ ਹੋ ਗਏ। ਰਿੰਪੀ ਦੇ ਹੋਠ ਉੱਪਰ ਰੱਖ ਦਿੱਤੇ। ਜੁਗਾਂ ਤੇ ਤੁਹਾਈ ਬੁੱਲਾਂ ਦੇ ਬੁੜ ਬੁੜ ਕੀਤਾ। ਰਿੰਪੀ ਦਾ ਰੰਗ ਵਰਗਾ ਹੋ ਲਾਲ ਹੋ ਗਿਆ। ਕੁਝ ਦੇਰ ਉਹ ਬਿਨਾਂ ਰੁਕੇ ਹੀ ਹਾਲ ਵਿਚ ਇਕ ਦੂਜੇ ਦਾ ਸਿਰਫ ਨੇੜੇ ਹੋ ਕੇ ਇਕ bench ਤੇ ਬੈਠ ਕੇ ਅਮਨ ਨੇ ਕਿਹਾ। ਤੂੰ ਤੇ ਮੇਰੀ ਕਲਪਨਾ ਤੋਂ ਵੀ ਬਾਹਰ ਕਿਸੇ ਅੱਧ ਸੁੰਦਰ ਹੈ। ਰਿੰਪੀ ਫਿਰ ਸ਼ਰਮਾ ਸ਼ਰਮਾ ਗਈ। ਤੁਰ ਆਹ ਤੁਰ ਤੰਦੂਰ ਦੇ ਅੰਗਾੜਿਆਂ ਵਾਂਗ ਰਿੰਪੀ ਨੇ ਰਿੰਪੀ ਦੇ ਚਿਹਰੇ ਉਪਰ ਲਾਲਗੀ ਆ ਗਈ। ਇੰਨੇ ਸਮੇਂ ਨੂੰ ਘੰਟੀ ਵੱਜਣ ਦੀ ਆਵਾਜ ਆਈ। ਅੱਧੀ ਛੁੱਟੀ ਦਾ ਸਮਾਂ ਖਤਮ ਹੋ ਗਿਆ। ਜਿਵੇਂ ਦੋਵੇਂ ਜਾਣੇ ਪਿਆਰ ਦੇ ਸਮੁੰਦਰ ਵਿਚੋਂ ਸਮੋਹ ਕੇ ਬਾਹਰ ਨਿੱਕਲ ਆਏ। ਇਹ ਨਜ਼ਰ ਨਜ਼ਾਰਾ ਤੇ ਅਨੁਭਵ ਰਿੰਪੀ ਲਈ ਵੱਖਰਾ ਸੀ। ਕਿਉਂਕਿ ਰਿੰਪੀ ਦੇ ਪਤੀ ਨੇ ਅੱਜ ਤੱਕ ਉਸਨੂੰ ਪਿਆਰ ਨਹੀਂ ਕੀਤਾ ਸੀ। ਅਮਨ ਨੇ ਬਹੁਤ ਕੁੜੀਆਂ ਨੂੰ ਆਪਣੀਆਂ ਮਿੱਠੀਆਂ ਗੱਲਾਂ ਵਿਚ ਫਸਾਇਆ ਹੋਇਆ ਸੀ। ਉਸ ਦਾ ਹਾਲ ਵੀ ਇਕ ਪੰਜਾਬੀ ਗਾਣੇ ਵਰਗਾ ਸੀ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿੱਤਲੀਆਂ ਵਰਗਾ ਪਰ ਉਹ ਤਿੱਤਲੀ ਨਹੀਂ ਉਹ ਭੌਰਾ ਸੀ ਜਿਹੜਾ ਖਿੜੇ ਫੁੱਲ ਨੂੰ ਅੱਧਮੋਇਆ ਤੇ ਸਾਰੀਆਂ ਦੀ ਨੂਰ ਚੂਸ ਕੇ ਨਸ਼ਟ ਕਰ ਦਿੰਦਾ ਤੇ ਫਿਰ ਉਸਨੂੰ ਕਿਸੇ ਦੂਜੇ ਭੌਰਾ ਤੇ ਫੁੱਲ ਬੈਠਦਾ। ਅਮਨ ਭੌਰੇ ਵਰਗਾ ਸੀ। ਫੁੱਲਾਂ ਦਾ ਰਸ ਚੂਸਦਾ ਉਸਦੀ ਹਰਸ ਤੇ ਅਮਨ ਸੋਹਣਾ ਸੁੱਖਣਾ ਤੇ ਸੀ। ਪਰ ਉਸਨੂੰ ਸ਼ਬਦਾਂ ਦਾ ਜਾਲ ਬੁਣਨ ਦਾ ਬਹੁਤ ਹੀ ਢੰਗ ਸੀ। ਉਸਦੇ ਸ਼ਬਦਾਂ ਦੀ ਅਧੀਨਗੀ ਅੰਦਰ ਹਰ ਕੁੜੀ ਬੁੱਝ ਜਾਂਦੀ ਸੀ। ਰਿੰਪੀ ਵੀ ਤੇ ਉਸਦੇ ਸ਼ਬਦਾਂ ਆਲੇ ਦੁਆਲੇ ਜਾਲ ਫਸ ਗਈ। ਜਿਹੜੀ ਅੱਜ ਤੱਕ ਸੰਯਮ ਧਾਰ ਕਰ ਬੈਠੀ ਹੋਈ ਸੀ। ਅਮਨ ਦੀਆਂ ਗੱਲਾਂ ਹੀ ਉਸਨੂੰ ਐਸੀਆਂ ਸਨ ਕਿ ਰਿੰਪੀ ਦਾ ਮਨ ਬੱਚਿਆਂ ਨੂੰ ਪੜਾਉਣ ਵਿਚ ਨਾ ਲੱਗਦਾ। ਉਹ ਸਾਰਾ ਦਿਨ ਨਿਯੰਤਰ ਅਮਨ ਦੇ ਆਲੇ ਦੁਆਲੇ। ਅੱਜ ਤੇ ਵਰੀ ਆਹ ਵਤੀਰੇ ਵਰਗੇ ਸੋਚ ਰਿਹਾ। ਆਹ ਸਕੂਲ ਵਿਚ ਛੁੱਟੀ ਹੋਣ ਤੇ ਉਹ ਘਰ ਨਾ ਆ ਆ ਘਰ ਨਾ ਗਈ ਅੱਜ ਘਰ ਅੱਜ ਉਸਦੀ ਸੱਸ ਵੀ ਕਿਧਰੇ ਦਿਖਾਈ ਨਹੀਂ ਦੇ ਦੇ ਨਹੀਂ ਸੀ। ਉਸਦਾ ਸੁਹਰਾ ਖੇਤ ਨੂੰ ਗਿਆ ਹੋਇਆ ਸੀ ਕਿਉਕਿ ਉਹ ਜਿਆਦਾ ਸਮੇਂ ਖੇਤਾਂ ਵਿਚ ਹੀ ਕੰਮ

ਬਚਾ ਕੇ ਚੋਰੀ ਚੋਰੀ ਘਰੋਂ ਨਿਕਲ ਰਹੀ ਹੈ। ਇਹ ਦੇਖ ਰਿੰਪੀ ਦੰਗ ਰਹਿ ਗਈ। ਉਹ ਸਮਝ ਗਈ ਕਿ ਉਹ ਚੰਨੇ ਘਰ ਇੰਝ ਕਿਉਂ ਗਈ ਹੈ। ਉਹ ਛੜਾ ਛਾਂਟ ਤੇ ਘਰ ਵਿਚ ਇਕੱਲਾ ਰਹਿੰਦਾ ਸੀ। ਰਿੰਪੀ ਨੇ ਆਪਣੀ ਸੱਸ ਦੇ ਕਾਰਨਾਮੇ ਪਿੰਡ ਦੀਆਂ ਬੁਢੀਆਂ ਤੋਂ ਸੁਣ ਸੁਣੇ ਸਨ। ਉਸਨੂੰ ਚੰਨੇ ਤੇ ਛਿੰਦੋ ਵਿਚਕਾਰ ਜੋ ਵੀ ਚੱਲ ਰਿਹਾ ਸੀ ਸਭ ਸਮਝ ਗਈ ਸੀ। ਚੰਨਾ ਰਿੰਪੀ ਦੇ ਮਗਰ ਵੀ ਬਹੁਤ ਵਾਰ ਆਇਆ ਸੀ। ਰਿੰਪੀ ਨੂੰ ਉਹ ਬਹੁਤ ਹਵਸ ਭਰੀਆਂ ਨਜ਼ਰਾਂ ਨਾਲ ਤੱਕਦਾ ਰਹਿੰਦਾ। ਇਹ ਗੱਲ ਰਿੰਪੀ ਨੂੰ ਪਤਾ ਸੀ ਤਾਂ ਹੀ ਰਿੰਪੀ ਨੇ ਉਸਨੂੰ ਕਦੇ ਮੂੰਹ ਨਾ ਲਗਾਇਆ। ਚੰਨੇ ਨੂੰ ਪਿੰਡ ਦੀ ਕੋਈ ਵੀ ਜਨਾਨੀ ਬੁਲਾ ਕੇ ਰਾਜ਼ੀ ਨਹੀਂ ਸੀ। ਰਿੰਪੀ ਨੂੰ ਸਮਝ ਆ ਗਿਆ ਸੀ ਉਹ ਕਿਸੇ ਕੰਮ ਲਈ ਚੰਨੇ ਘਰ ਗਈ ਹੋਵੇਗੀ। ਛਿੰਦੋ ਅੱਧਖੜ ਉਮਰ ਵਿਚ ਸੀ ਪਰ ਹਾਲੇ ਵੀ ਸੋਹਣੀ ਲੱਗਦੀ ਸੀ। ਰਿੰਪੀ ਨੇ ਘਰ ਦਾ ਕੰਮ ਮੁਕਾਇਆ, ਰੋਟੀ ਪਾਣੀ

ਇਹ ਸੰਦੇਸ਼ ਅਮਨ ਦਾ ਆਇਆ ਤੇ ਉਸਨੇ ਲਿਖਿਆ ਲਿਖ ਕੇ ਭੇਜਿਆ ਕਿਵੇਂ ਹੋ ਅਹ ਦਾਸ ਦੀ ਸੁੰਦਰੀ? ਰਿੰਪੀ ਨੇ ਜਵਾਬ ਲਿਖਿਆ ਬਸ ਠੀਕ ਆਂ

ਇਹ ਕੀ ਹੈ ਤਾਂ ਅਮਨ ਕਿਹਾ ਇਸਦਾ ਜਵਾਬ ਦਿਉ। ਰਿੰਪੀ ਨੇ ਰਿੰਪੀ ਨੇ ਰਿੰਪੀ ਨੇ ਵੀ ਅੱਗੋਂ ਸੰਦੇਸ਼ ਭੇਜ ਦਿੱਤੇ। ਅਮਨ ਨੇ romantic chat ਕਰਨੀ ਸ਼ੁਰੂ ਕਰ ਦਿੱਤੀ। ਅਮਨ ਨੇ ਰਿੰਪੀ ਰਿੰਪੀ ਵਿਚ ਦੇਰ ਰਾਤ ਤੱਕ chat ਕੀਤੀ। chat ਹੁੰਦੀ ਰਹੀ। ਜਿਸ ਨਾਲ ਰਿੰਪੀ ਦੇ ਜਿਸਮ ਅੰਦਰ ਕਾਮ ਵਾਸਨਾ ਦਾ ਜਵਾਹਭਾਟਾ ਆ ਗਿਆ। ਕਾਮ ਦੀਆਂ ਇੰਦਰੀਆਂ ਵਿਚੋਂ ਫੁੱਟਣ ਲੱਗ ਗਈਆਂ। ਅਮਨ ਦੇ ਸ਼ਬਦਾਂ ਦਾ ਵੀ ਉਂਝ ਹੀ ਇੰਝ ਦਾ ਸੀ ਕਿ ਸੁੱਕੀ ਲੱਕੜੀ ਵੀ ਹਰ ਹਰੀ ਹੋ ਜਾਂਦੀ ਸੀ। ਰਿੰਪੀ ਨੇ ਅਮਨ ਨੂੰ ਸ਼ੁੱਭ ਰਾਤਰੀ ਦਾ ਸੁਨੇਹਾ ਭੇਜ ਕੇ ਅੱਖਾਂ ਬੰਦ ਕਰਕੇ chat ਵਿਚ ਹੋਈਆਂ ਗੱਲਾਂ ਉਸਦੇ ਦਿਮਾਗ ਵਿਚ ਮਹਿਫੂਸ ਫਿਲ ਫਿਲਮਾਉਣ

ਘਰਾਂ ਦੇ ਕੰਮ ਕਾਰ ਨਬੇੜ ਕੇ ਸਕੂਲ ਜਾਣ ਵਾਸਤੇ ਤਿਆਰ ਹੋਈ। ਅਮਨ ਦੀਆਂ ਰਾਤ ਵਾਲੀਆਂ ਗੱਲਾਂ ਘਰ ਗਈਆਂ ਸਨ। ਰਿੰਪੀ ਸਕੂਲ ਪਹੁੰਚੀ। ਅਮਨ ਉੱਤੋਂ ਪਹਿਲਾਂ ਹੀ ਸਕੂਲ ਪਹੁੰਚ ਚੁੱਕਾ ਸੀ। ਅਮਨ ਨੇ ਰਿੰਪੀ ਅਮਨ ਨੇ ਰਿੰਪੀ ਨੂੰ ਆਉਂਦੇ ਦੇਖਿਆ। ਉਸਨੇ ਦੂਰੋਂ ਇਸ਼ਾਰਾ ਕੀਤਾ ਰਿੰਪੀ ਸਕੂਲ ਦੇ ਗਰਾਊਂਡ ਵਿਚ ਆ ਜਾਵੇ। ਰਿੰਪੀ ਇਸ਼ਾਰਾ ਸਮਝ ਗਈ। ਉਹ ਸਕੂਲ ਦੇ ਗਰਾਊਂਡ ਵਿਚ ਪਹੁੰਚ ਗਈ। ਰਿੰਪੀ ਬਹੁਤ ਖੂਬਸੂਰਤ ਲੱਗ ਰਹੀ ਸੀ ਹਾਲੇ ਸਰਦੀਆਂ ਦੇ ਦਿਨ ਸਨ ਰਿੰਪੀ ਨੇ ਲਾਲ ਰੰਗ ਦਾ ਸੂਟ ਤੇ ਉਪਰੋਂ ਸਵੀ ਪਾਈ ਹੋਈ ਸੀ ਜੋ ਬਹੁਤ ਸੁੰਦਰ ਲੱਗ ਰਹੀ ਸੀ। ਰਿੰਪੀ ਅਮਨ ਦੇ ਕੋਲ ਆਈ ਤੇ ਗਰਾਊਂਡ ਵਿਚ ਇਕੱਠੇ bench ਉਪਰ ਦੋਵੇਂ ਜਣੇ ਬੈਂਠ ਗਏ। ਥੋੜੀ ਥੋੜੀ ਧੁੰਦ ਨਾਲ ਨਸ਼ਾ ਬਥੇਰ ਨਸ਼ਾ ਬਖੇਰ ਰਹੀ ਸੀ। ਅਮਨ ਨੇ ਆਪਣੇ ਦਿਲ ਦੀ ਗੱਲ ਰਿੰਪੀ ਨੂੰ ਦੱਸਣੀ ਚਾਹੀ ਅਮਨ ਨੇ ਕਿਹਾ ਜਦੋਂ ਵੀ ਕੱਲ ਦੀ ਗੱਲ ਮੁਲਾਕਾਤ ਹੋਈ ਹੈ ਮੇਰਾ ਦਿਲ ਕਾਬੂ ਵਿਚ ਨਹੀਂ ਆ ਰਿਹਾ। ਮੈਂ ਆਪਣੇ ਆਪ ਤੋਂ ਕਾਬੂ ਖੋ ਲਿਆ ਹੈ। ਅਮਨ ਨੇ ਇਹ ਅਮਨ ਨੇ ਸ਼ਬਦਾਂ ਦਾ ਜਾਲ ਰਿਮਪੀ ਵਿਚ ਸੁੱਟ ਗਿਆ। ਰਿੰਪੀ ਮੱਛਲੀ ਦੀ ਤਰ੍ਹਾਂ ਆਹ ਹੀ ਜਾਲ ਵਿਚ ਫਸ ਚੁੱਕੀ ਸੀ। ਰਿੰਪੀ ਨੇ ਕਿਹਾ ਅਮਨ ਮੇਰੇ ਦਿਲ ਵਿਚ ਤੁਹਾਡੀਆਂ ਗੱਲਾਂ ਨੇ ਅਜੀਬ ਹਰਕਤ ਹਰਕਮ ਛੇੜੀ ਹੈ। ਮੈਂ ਕੁਛ ਤੁਹਾਨੂੰ ਪਸੰਦ ਕਰਨ ਲੱਗ ਪਈ ਹਾਂ ਤੁਸੀਂ ਹੀ ਮੇਰੀ ਜਿੰਦਗੀ ਹੋ ਮੇਰਾ ਦਿਲ ਵੀ ਤੁਸੀਂ ਹੀ ਹੋ। ਮੇਰੀ ਆਤਮਾ ਵੀ ਤੁਸੀਂ ਹੀ ਹੋ। ਮੈਂ ਸੈਕਟਰ eighty eight ਮੇਰਾ ਨਾਮ ਨਵੀਨ ਸਿੰਘ ਹੈ। ਮੈਂ ਸੈਕਟਰ ਅਠਾਸੀ ਤੋਂ ਗੱਲ ਕਰ ਰਿਹਾਂ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਯੁੱਗ ਬਾਰੇ। ਇਹ ਇੱਕ ਬਹੁਤ ਹੀ ਮੰਦਾ ਅਤੇ ਕਲਯੁੱਗ ਚੱਲ ਰਿਹਾ ਹੈ ਅਤੇ ਬਹੁਤ ਹੀ ਬੇਕਾਰ ਦੌਰ ਚੱਲ ਰਿਹਾ ਹੈਗਾ, ਅਤੇ ਹੁਣ ਮੈਂ ਤੁਹਾਨੂੰ ਜੋ ਦੱਸਣ ਜਾ ਰਿਹਾਂ ਹਾਂ ਇਹ ਪੰਜਾਬ ਅਤੇ ਪੰਜਾਬ ਦੇ ਇਤਿਹਾਸ ਬਾਰੇ ਬਹੁਤ ਇੱਕ ਕਾਲਾ ਧੱਬਾ ਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਉੱਨੀ ਸੌ ਚੁਰਾਸੀ ਦੇ ਦੰਗਿਆਂ ਤੋਂ ਬਾਅਦ ਪੰਜਾਬ ਬਹੁਤ ਹੀ ਮੁਸ਼ਕਿਲ ਦੇ ਦੌਰ ਵਿੱਚੋਂ ਨਿਕਲਿਆ ਅਤੇ ਬਹੁਤ ਹੀ ਮੁਸ਼ਕਿਲਾਂ ਨਾਲ ਉੱਭਰਿਆ। ਅਤੇ ਉਹ ਇੱਕ ਇਹ ਇਹ ਇੱਕ ਉਹ ਦੌਰ ਸੀ ਜਦੋਂ ਪੰਜਾਬ ਨੂੰ ਪੰਜਾਬ

ਹਰ ਪ੍ਰਕਾਰ ਦੇ ਕਾਰ ਵਿਹਾਰ ਵਿੱਚੋਂ ਦੇ ਮੌਕੇ ਸਿਰਜ ਲੈਂਦੀਆਂ ਸਨ। ਰੁੱਤਾਂ, ਮੇਲਿਆਂ, ਤਿੱਥਾਂ, ਤਿਉਹਾਰਾਂ ਤੋਂ ਛੋਟਾ ਤ੍ਰਿੰਵਣਾਂ ਵਿੱਚ ਤੜਕੇ ਨਾਲ ਪੂਣੀਆਂ ਕੱਤ ਰਹੀਆਂ, ਕੱਤ

ਕੇ ਅਜਿਹੀਆਂ ਸੌਂਕ ਪੂਰਾ, ਅਜਿਹੀਆਂ ਸ਼ੌਂਕ ਪੂਰਾ ਕਰ ਲੈਂਦੀਆਂ ਸਨ। ਇਹਨਾ ਨੂੰ ਅਸੀਂ ਨਾਚ ਵਾਸਤੇ ਕਿਸੇ ਖਾਸ ਸਟੇਜ਼ ਦੀ ਲੋੜ ਨਹੀਂ ਹੁੰਦੀ। ਘਰ ਦਾ ਵਿਹੜਾ, ਖੁੱਲ੍ਹੀ ਛੱਤ ਜਾਂ ਮੈਦਾਨ ਆਦਿ ਸਭ ਪ੍ਰਕਾਰ ਦੀਆਂ ਥਾਵਾਂ ਹੀ ਗਿੱਧੇ ਕਰਕੇ ਗਿੱਧੇ ਕਰਕੇ ਅਤੇ ਢੁੱਕਵੀਆਂ ਹੀ ਹੁੰਦੀਆਂ ਹਨ। ਧਰਮ, ਫਿਰਕਾ, ਜਾਤ ਪਾਤ ਇਹਨਾ ਲਈ ਕੋਈ ਵਲਗਣ ਨਹੀਂ ਹੁੰਦੀ। ਗਿੱਧੇ ਦੇ ਪਿੜ੍ਹ ਵਿੱਚ ਚਾਹੇ ਉਹ ਕਿਸੇ ਵੀ ਅਵਸਰ ਜਾਂ ਮੌਕੇ ਜਾਂ ਮੌਕੇ ਜਾਂ ਕਿਉਂ ਨਾ ਹੋਵੇ। ਇੱਕ ਕੁੜੀ ਬੋਲੀ ਪਾਉਂਦੀ ਹੈ, ਦੂਜੇ ਦੂਜੀਆਂ ਉਸਦੇ ਸਾਥ ਵਿੱਚ ਨਾਲ ਹੀ ਆਵਾਜ਼ ਚੁੱਕ ਲੈਂਦੀਆਂ ਹਨ ਅਤੇ ਇਸਦੇ ਨਾਲ ਹੀ ਇੱਕ ਜੁੁੱਟ ਸਾਰ ਪਿੱਚ ਨਾਲ ਹੀ ਦੀਆਂ ਜੋ ਮੁਟਿਆਰਾਂ ਬੋਲੀ ਅਤੇ ਹਾਵਾ- ਭਾਵਾਂ, ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦੀਆਂ ਘੇਰੇ ਦੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦੀਆਂ ਹਨ। ਇਹ ਪ੍ਰਵਾਹ ਘੰਟਿਆਂ ਬੱਧੀ ਚੱਲਦਾ ਰਹਿੰਦਾ ਹੈ। ਕਿਸੇ ਦੀ ਗਤੀ ਧੀਮੀ ਪੈਣ ਤੇ ਇਸ ਗਤੀ ਨੂੰ ਉਸ ਯਤਨ ਲਈ ਵੀ ਬੋਲੀਆਂ, ਬੋਲੀਆਂ ਜਾਂਦੀਆਂ ਹਨ। ਉਚਾਰਨ ਕਰ ਲੈਂਦੀਆ ਹਨ, ਜਿਵੇਂ ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ ਤੇ ਇਹ ਮੁਦਰਾਂਵਾਂ ਪੈਰਾਂ ਦੀਆਂ ਛਾਪਾਂ, ਪੈਰ ਦੀਆਂ ਧਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਣੀ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ ਲਾ ਕੇ, ਆਹਮਣੇ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ਼ ਕੇ, ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ, ਆਦਿ ਜੁਗਤਾਂ ਰਾਂਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ ਸੰਦਰਭ ਵਿੱਚੋਂ ਨਵੀਂ ਨਿਭਾਓ-ਪ੍ਰਸਿਥਤੀ ਉਜਾਗਰ ਹੁੰਦੀ ਹੈ। ਇਸ ਨਵੀਂ ਪਰਿਸਥਿਤੀ ਨੂੰ ਪੇਸ਼ ਕਰਨ ਵਾਸਤੇ ਨਵੀਂ ਅਤੇ ਨਵੀਂ

ਗਿੱਧਾ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ, ਸਾਜ਼ਾਂ ਦਾ ਸੁਝਾਵ ਵੀ ਨਹੀਂ। ਢੋਲਕੀ ਦੀ ਵਰਤੋਂ ਭਾਵੇਂ ਆਮ ਤੌਰ ਆਮ ਕਰ ਲਈ ਜਾਂਦੀ ਹੈ ਪ੍ਰੰਤੂ ਪਰੰਪਰਾਇਕ ਨਾਚ ਵਿੱਚ ਢੋਲਕੀ ਦੀ ਵਰਤੋਂ ਵੀ ਨਹੀ ਸੀ ਹੁੰਦੀ।

ਮਾਰ ਕੇ ਜੋਰਦਾਰ ਤਾੜੀਆਂ ਦੀ ਅਵਾਜ਼ ਨਾਲ ਹੀ ਹੁਣ ਦੇ ਸਾਜ਼ਾਂ ਜਿਹੀਆਂ ਧੁਨਾਂ ਉਭਾਰ ਲਈਆਂ ਜਾਦੀਂਆਂ ਹਨ। ਹੇਠਾਂ ਵੱਖ-ਵੱਖ ਮੌਕਿਆਂ ਨਾਲ ਸੰਬੰਧਿਤ ਕੁੱਝ ਬੋਲੀਆਂ ਪੇਸ਼ ਹੁੰਦੀਆਂ ਹਨ। ਜਿਵੇਂ ਜਿਵੇਂ ਕਿ ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ, ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟ੍ਹਾਂ ਚੜ੍ ਆਈਆਂ -ਵੇ ਗੁਰਦਿੱਤੇ ਦੇ ਭਾਈਆ, ਜੀ ਹਾਂ, ਵੇ ਦੋ ਖੱਟੇ ਲਿਆ ਦੇ, ਜੀ ਹਾਂ, ਮੇਰੇ ਪੀੜ ਕਲੇਜ਼ੇ, ਜੀ ਹਾਂ, ਵੇ ਮੇਰੇ ਮਾਰਦੀ ਜਾਂਵਾਂ, ਜੀ ਹਾਂ। ਵੇ ਤੇਰੀ ਸੜ ਜਾਵੇ, ਜੀ ਹਾਂ ਜੀ ਹਾਂ। ਇਸ ਤਰ੍ਹਾਂ ਮੁਟਿਆਰਾਂ ਕੋਲੋਂ ਇਸ ਤਰ੍ਹਾਂ ਮੁਟਿਅਰਾਂ ਕੋਲੋਂ ਨਾਂ ਬੋਲੀਆਂ ਮੁੱਕਦੀਆਂ ਹਨ, ਨਾਂ ਥਕਾਣ ਮੁੱਕ ਹੁੰਦੀ, ਨਿਰੰਤਰ ਅਜਿਹਾ ਪ੍ਰਵਾਹ, ਨਿਰਛੱਲ, ਨਿਰਲੱਛਤਾ, ਨਿਰਲੱਛਤਾ ਸਹਿਤ ਚੱਲਦਾ ਰਹਿੰਦਾ ਹੈ। ਇਸੇ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ-ਨਾਚ ਮੰਨਿਆਂ ਜਾਂਦਾ ਹੈ। ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋਂ ਮੰਮੀ ਸੰਮੀ ਵੀ ਸੰਮੀ ਵੀ ਇੱਕ ਲੋਕ ਨਾਚ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀਆਂ ਬਾਰਾਂ ਦੇ ਇਲਾਕਿਆਂ ਵਿੱਚ ਪ੍ਰਚਲਿਤ ਰਿਹਾ ਹੈ। ਜਿਵੇਂ ਜਿਵੇਂ ਹੁਣ ਤੁਹਾਨੂੰ ਦੱਸ ਹੀ ਰਿਹਾਂ ਬਈ ਗਿੱਧਾ ਇੱਕ ਪੰਜਾਬ ਦਾ ਬਹੁਤ ਹੀ ਪਿਆਰਾ ਅਤੇ ਪੰਜਾਬ ਦਾ ਲੋਕ ਨਾਚ ਮੰਨਿਆ ਜਾਂਦਾ ਹੈ ਅਤੇ ਇਹ ਬਹੁਤ ਹੀ ਪ੍ਰਸਿੱਧ ਅਤੇ ਵੱਖ ਵੱਖ ਥਾਵਾਂ ਤੇ ਕੀਤਾ ਜਾਣ ਵਾਲਾ ਕੁੜੀਆਂ ਦੇ ਲਈ ਲੋਕ ਨਾਚ ਹੈ। ਬਾਰਾਂ ਦੇ ਲੋਕਾਂ ਦਾ ਬੇਲਿਆਂ, ਰੋਹੀਆਂ ਵਿੱਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਂਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤਾ ਹੋਣ ਸਬੰਧੀ ਵੀ ਕਈ ਘਟ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਮੰਮੀ ਸੰਮੀ ਦਾ ਸੰਮੀ ਨਾਂ ਦੇ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ

ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ ਦਾ ਇੱਕ ਪਿੰਡ ਵਿੱਚ ਸਰੋਵਰ ਵਿੱਚ ਨਹਾਉਣ ਅਤੇ ਉਸਦੇ ਸੁਹੱਪਣ ਤੋਂ ਪ੍ਰੇਰਿਤ ਹੋ ਕੇ, ਉਸ ਜਿਹਾ ਬਣਨ ਦੀ ਲਾਲਸਾ ਹਿੱਤ, ਉਸ ਪਿੰਡ ਦੀ ਸੰਮੀ ਨਾਂ ਦੀ ਕੁੜੀ ਦਾ ਵਿਆਹ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਦੇ ਬਾਰ ਬਾਰ ਨਾਚ ਨੱਚਣ ਸਦਕਾ ਇਸ ਨਾਚ ਦਾ ਨਾਮ ਸੰਮੀ ਪੈ ਜਾਣਾ ਤੀਜੀ ਧਾਰਨਾ ਗੜ-ਮੰਡਿਆਲੇ ਦੇ ਜਗੀਰਦਾਰ ਦੀ ਸੁੰਦਰ ਪੁੱਤਰੀ ਸੰਮੀ ਅਤੇ ਉਸਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ਪ੍ਰੀਤ ਦੀ ਪ੍ਰੀਤ ਕਥਾ ਤੇ ਅਧਾਰਿਤ ਹੈ, ਜਿਸ ਵਿੱਚ ਢੋਲੇ ਦੇ ਵਿਯੋਗ ਵਿੱਚ ਸੰਮੀ ਨਾਚ ਨੱਚ ਨੱਚ ਢਾਵੀ ਹੋ ਜਾਂਦੀ ਹੈ। ਇਸ ਤਰਾਂ ਹੋਰ ਵੀ ਕਈ ਕਥਾਂ

ਰਹੇ ਹਨ। ਸੰਮੀ ਲੋਕ-ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪ੍ਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਬੱਝਵੀਆਂ ਨਹੀਂ ਰਹਿੰਦੀਆਂ ਸੰਮੀ ਲੋਕ-ਨਾਚ ਨੱਚਦੀਆਂ ਨਾਚ -ਸਮੂਹ ਵਿੱਚ ਕੁੱਝ ਕੁ ਇਸਤਰੀਆਂ ਖਲੋ ਕੇ, ਉੱਪਰ ਵੱਲ ਹੱਥ ਅਤੇ ਬਾਹਾਂ ਮਾਰਦੀਆਂ ਬਾਂਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਲੱਗ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਇਹ ਬੋਲ ਸੁਰੀਲੀ ਅਵਾਜ਼ ਵਿੱਚ ਅਲਾਪਦੀਆਂ ਹਨ। ਖਲੀ ਦੇਨੀ ਆਂ ਸੁਨੇਹੜਾ ਖਲੀ ਦੇਨੀ ਆਂ ਸੁਨੇਹੜਾ ਇਸ ਬਟੇਰੇ ਨੂੰ ਅੱਲ੍ਹਾ ਖੈਰ, ਸੁਣਾਵੇ ਸੱਜਣ ਮੇਰੇ ਨੂੰ, ਇਸ ਤਰ੍ਹਾਂ ਤਿੱਤਰਾਂ, ਕਾਵਾਂ, ਵਾਂਗ, ਕਾਂਵਾਂ ਰਾਂਹੀ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇਹਨਾਂ ਨੱਚਣ ਵਾਲੀਆਂ ਇਸਤਰੀਆਂ ਨੂੰ ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਕੁ ਤਾੜੀਆਂ, ਜੋ ਬਾਹਾਂ ਨੂੰ ਜੋ ਬਾਂਹਾਂ ਨੂੰ ਦੋ ਤਰ੍ਹਾਂ ਨਾਲ ਮਾਰੀਆਂ ਹਨ, ਗੀਤ ਦੇ ਉਚਾਰ ਨਾਲ ਇਕਸੁਰ ਹੋ ਕੇ ਸਮਤਾ ਵਿੱਚ ਇਹ ਨਾਚ ਨੱਚ ਲੈਂਦੀਆਂ ਹਨ। ਗਿੱਧੇ ਵਾਂਗ ਇਹ ਨਾਚ ਵੀ ਵੇਖਾ-ਵੇਖੀ ਸਹਿਜ ਸੁਭਾਵਿਕ ਨੱਚਣਾ ਆ ਜਾਂਦਾ ਹੈ ਕਿਸੇ ਵਿਸ਼ੇਸ਼ ਸਿਖਲਾਈ ਆਦਿ ਦੀ ਲੋੜ ਨਹੀਂ ਪੈਂਦੀ। ਇਸ ਨਾਚ ਨੂੰ ਨੱਚਣ ਲਈ ਜਿੰਨੀ ਵਾਰ ਬਾਹਾਂ ਹਿਲੋਰੇ ਵਿੱਚ ਲਿਆਂਦੀਆਂ ਜਾਦੀਆਂ ਹਨ, ਸੰਮੀ ਨਾਚ ਦੀਆਂ ਉਤਾਰਨੀਆਂ ਮੁਦਰਾਂਵਾਂ ਦਾ ਬਾਕੀ ਦੀ ਕਹਾਣੀ ਹੈ ਜਿਹੜੀ ਮੈਂ ਤੁਹਾਨੂੰ ਅੱਗੇ ਦੱਸਾਂਗਾ, ਹੁਣ ਲਈ thank you so much and ਧੰਨਵਾਦ। ਸਤਿ ਸ੍ਰੀ ਅਕਾਲ, ਮੈਂ ਰਮਰੀਤ, ਅੱਜ ਤੁਹਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਲੱਗਾ ਹਾਂ, ਮਹੀਨਾ ਮੁਕਣ ਤੇ ਸੀ। ਪਰ ਮੁਕਣ ਵਿੱਚ ਨਹੀਂ ਸੀ ਆਉਂਦਾ, ਸੋਚ ਰਿਹਾਂ ਸਾਂ, ਮਹੀਂਨੇ ਦੇ, ਪਹਿਲੇ ਅੱਧ ਦੇ ਪੰਦਰਾਂ ਦਿਨ ਕਿਵੇਂ ਝੱਟਪਟ ਮੁੱਕ ਜਾਂਦੇ ਹਨ ਅਤੇ ਤਨਖਾਹ ਵੀ ਉਹਨਾ ਪੰਦਰਾ ਦਿਨਾਂ ਦੇ ਨਾਲ ਹੀ ਕਿਵੇਂ ਉੱਡ ਪੁੱਡ ਜਾਂਦੀ ਹੈ। ਮੈਨੂੰ ਭੱਠੇ ਦੀ ਚੁੱਭ ਰਹੀ ਸੀ। ਪਾਸਾ ਵੱਟ ਕੇ ਪਿੱਠ ਤੇ ਹੱਥ ਫੇਰਿਆ ਤਾਂ ਪਿੱਠਾਂ ਵਿੱਚ ਖੁਭੀਆਂ ਹੋਈਆਂ ਸਨ। ਮਲਾਈ ਵਾਲੀ ਕੁਲਫੀ ਠੰਡੀ-ਠਾਰ ਕੁਲਫੀ, ਕੁਲਫੀ ਵਾਲੇ ਨੇ ਹੋਕਾ ਦਿੱਤਾ, ਉਸਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜ਼ਦੀ ਰਹੀ। ਚਿੱਟੀ ਦੁੱਧ ਕੁਲਫੀ, ਸ਼ਕਲ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮੇਰੇ ਮੂੰਹ ਵਿੱਚ ਪਾਣੀ ਆ ਗਿਆ। ਮੈਂ ਬੇਵੱਸ ਸਾਂ। ਪੈਸੇ ਦੀ ਤੰਗੀ, ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ

ਜਾਗਦੇ ਹੀ ਨਹੀਂ ਤੁਸੀਂ, ਹਾਂ ਹਾਂ ਤੂੰ ਕੀ ਕਹਿਣਾ, ਦੱਸ ਬਈ, ਮੈਂ ਕੁੱਝ ਕਾਹਲਾ ਪੈ ਕੇ ਪੁੱਛਿਆ, ਟਕਾ, ਇੱਕ ਟਕਾ ਦਿਓ ਦਾਰ ਜੀ,

ਸ਼ਾਖ ਤੇ ਮਸੀਂ ਤੁਰ ਰਹੀ ਸੀ। ਟਕਾ ਦਿਓ ਵੀ ਨਾ, ਦਾਰ ਜੀ, ਬਾਹਰ ਮੁਰਮਰੇ ਵਾਲੇ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕੇ ਦੇ ਰਹੇ ਸੀ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਟਕਾ ਕੀ ਕਰਨਾ, ਖਰਚਣਾ, ਮੈਂ ਟਕਾ ਹੋਰ ਕੀ ਤੱਕ ਨੂੰ ਮੈਨੂੰ ਪਤਾ ਹੈ ਪਹਿਲੀ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ ਅਤੇ ਧੇਲੇ ਦੇ ਮਜ਼੍ਹਬੀ ਰਾਮ ਤੋਂ ਲਿਆਏ ਹੋਏ ਛੋਲੇ ਮੁੱਕਣ ਵਿੱਚ ਹੀ ਨਹੀਂ ਸਨ ਆਉਂਦੇ। ਹੁਣ ਆਨੇ ਦੇ ਵੀ ਉੱਨੇ ਛੋਲੇ ਨਹੀਂ ਸਨ ਮਿਲ ਸਕਦੇ ਅਤੇ ਆਮਦਨ ਮੇਰੀ ਮੇਰੇ ਪਿਤਾ ਦੀ ਆਮਦਨ ਦੇ ਪਾਸਕ ਵੀ ਨਹੀਂ ਹੈ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ। ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਦੇ ਕਾਇਮ ਰੱਖਣ ਵਾਲਾ ਧੰਨ ਕੁਬੇਰਾ ਦੇ ਵਿਚਾਰ ਕਰਨ ਲੱਗ ਪਿਆ। ਬਾਹਰੋਂ ਫੇਰ ਮੁਰਮਰੇ ਛੋਲੇ ਦਾ ਹੋਕਾ ਗੂੰਜ਼ਿਆ ਅਤੇ ਨਾਲ ਹੀ ਕਾਕਾ ਆਖਿਆ, ਟਕਾ ਦਿਓ ਵੀ ਨਾ ਦਾਰ ਜੀ, ਟਕਾ ਭੈੜਾ ਹੁੰਦਾ ਹੈ।

ਵੀ ਮਿੱਠੇ ਦਾ ਲੋਭੀ ਹਾਂ, ਪਰ ਫੇਰ ਵੀ ਮੈਂ ਆਪਣੀ ਫੋਕੀ ਫਿਕਮੱਤ ਜਗਾਉਂਦਾ ਕਿਹਾ, ਮੁਰਮਰੇ ਨਾਲ ਖੰਘ ਲੱਗ ਜਾਂਦੀ ਹੈ। ਬੱਚੇ, ਤੁਸੀਂ ਟਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਲੁੱਗਦੀ, ਕਹਿੰਦਾ ਮੁੰਡਾ ਮਚਰਦਾ ਜਾਪਦਾ ਸੀ, ਟਕਾ ਮੇਰੇ ਕੋਲ ਹੈ ਨਹੀਂ ਸੀ। ਮੈਂ ਟਕ ਕਾਕੇ ਨੂੰ ਟਾਲਣ ਲਈ ਉਸਨੂੰ ਪਤਾ ਨਹੀਂ ਕਿਉਂ ਕਿਹਾ, ਕਹਿ ਦਿੱਤਾ, ਖਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ ਮੁਰਮਰਾ ਗੰਦਾ ਹੁੰਦਾ, ਅਸੀਂ ਸ਼ਾਮੀ ਬਜ਼ਾਰੋਂ ਕੁਲਫੀ ਖਾਵਾਂਗੇ। ਮੁਰਮਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ। ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣ ਮੰਨ ਗਿਆ। ਮੈਂ ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ। ਸੋ ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ ਤੇ ਸਮਾਂ ਕੱਟਣ ਕਰਦਾ ਰਿਹਾ। ਕੀਮਤੇ ਸਮੇਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ, ਐਲਾਨ ਕਰਦਾ ਰਿਹਾ ਸਾਂ। ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਵੀਰਿਆ ਐਨੀ ਵਿੱਚ ਗੁਜ਼ਾਰਾ ਨਹੀਂ ਹੁੰਦਾ, ਪਰ ਸੁਣੇਗਾ ਕੌਣ, ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ, ਸੁਣੀ ਨਹੀਂ ਜਾਦੀ। ਲੋੜਵੰਦ ਇਕੱਠੇ ਹੋ ਨਹੀਂ ਸਕਦੇ। ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ। ਤਾਂ ਜੋ ਇਕੱਠੀ ਮੰਗ ਨਾ ਕਰਨ। ਮੰਗ ਕੀਤਿਆਂ ਕਈ ਵਾਰੀ ਨੌਕਰੀਆਂ ਜਵਾਬ ਹੋ ਜਾਂਦਾ ਹੈ। ਮੈਂ ਡਰ ਗਿਆ। ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ ਕਈਆਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਅਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਸ਼ਾਮੀ ਇਹ ਸਮਝਣ ਕਿ ਕਿ ਕਾਕਾ ਛੇਤੀ ਸੌ ਜਾਂਦਾ ਹੈ, ਮੈਂ ਦੱਬੇ ਪੈਰੀ ਘਰ ਪਹੁੰਚਿਆ। ਆਵਾਜ਼ ਨਾ ਮਾਰੀ ਕੇਵਲ ਕੂੰਡਾ ਹੀ ਖੜਕਾਇਆ, ਉੱਤੋਂ ਹੀ ਆਵਾਜ਼ ਆਈ ਦਾਰ ਜੀ ਆਏ ਜੇ ਅਤੇ